ਆਹੋ ਆਹੋ ਇਹ ਤਾਂ ਗੱਲ ਹੈ ਹਮ ਵੇਹੇਲੇ ਰਹਿਣ ਨਾਲੋਂ ਠੀਕ ਹੈ ਯਾਰ ਬੰਦਾ ਆਪਣਾ ਖਰਚਾ ਵਰਚਾ ਕੱਢਦਾ ਰਹਿੰਦਾ ਵਾ ਘਰੋਂ ਜਰੂਰੀ ਮੰਗਣੇ ਆਪਣਾ ਲੀੜਾ ਕਪੜਾ ਤੇ ਆਪਣਾ ਵੀ ਮਤਲਬ ਪੈਟਰੋਲ ਖਰਚਾ ਕੱਢੀ ਗਏ ਕਿਰਾਇਆ ਕਰੂਆ ਪੈਟਰੋਲ ਖਰਚਾ ਵਗੈਰਾ

ਨਹੀਂ ਹਮ

ਆਹੋ ਚਾਅ ਪੀ ਲਈ ਮੈਂ ਠੰਡੀ

ਕੋਈ ਨਹੀਂ ਵੈਸੇ ਵੀ ਚਾ ਮੈਨੂੰ ਘੱਟ ਹੀ ਪਸੰਦ ਆ ਚਾ ਨਾਲੇ ਨਾ ਘੱਟ ਹੀ ਪਿਆ ਕਰ ਚਾ ਨਾਲ ਨਾ ਪੇ ਪੇਟ ਖਰਾਬ ਹੋ ਜਾਂਦਾ ਵਾ ਪਰਾ ਪੀਂਦਾ ਮੈਂ ਤੇ ਨਹੀਂ ਪੀਂਦਾ ਚਾ ਮੈਂ ਇੱਕੋ ਟੈਮ ਪੀਨਾ ਉਹ ਵੀ ਮੈਨੂੰ ਡਾਕਟਰ ਨੇ ਦਸਿਆ ਵੀ ਇਕ ਇਕ ਟੈਮ ਦੀ ਪੀਣੀ ਏ ਤੇ ਪੀ ਸਕਦਾ ਵਾ ਪਰ ਜੋ ਇੱਕ ਟੈਮ ਪੀਣੀ ਆ ਨਾ ਉਹ ਖਾਲੀ ਪੇਟ ਨਹੀਂ ਪੀਣੀ ਰੋਟੀ ਤੋਂ ਬਾਅਦ ਚ ਤੇ ਪੀ ਸਕਦਾ

ਹਾਂ ਕਿਓਂਕਿ ਮੈਨੂੰ ਗੈਸ ਹੋ ਜਾਂਦੀ ਗੈਸ ਤੋਂ ਬਾਅਦ ਚ ਫੇਰ infection ਹੋ ਜਾਂਦੀ ਏ ਚਾ ਤਾਂ ਕਰਕੇ ਮੈਨੂੰ ਕਹਿੰਦਾ ਰੋਟੀ ਤੋਂ ਬਾਅਦ ਪੀ ਸਕਦਾ ਮੈਂ ਤਾਈਓਂ ਚਾ ਨਹੀਂ ਪੀਂਦਾ ਕਾੱਫੀ ਪੀਨਾ ਹਮ ਜਦੋਂ ਕਿਤੇ ਗਿਆ ਗੁਆ ਹੋਵਾਂ ਫੇਰ ਮੈਂ ਚਾ ਪੀਣੇ ਓਥੇ ਮੈਂ ਫੇਰ ਨੂੰ ਪਤਾ ਫੇਰ ਮੂੰਹੋਂ ਨਹੀਂ ਨਾ ਬੰਦਾ ਕਹਿ ਸਕਦਾ ਕਿ ਮੈਂ ਚਾ ਮਤਲਬ ਨਹੀਂ ਪੀਣੀ ਜਾ ਮੈਂ ਪੀਂਦਾ ਨਹੀਂ ਓਥੇ ਤੇ ਥੋੜੀ ਅੱਧਾ ਕੱਪ ਪੀ ਲਈ ਦੀ ਹੈ

ਯਾਰ ਚਾ ਪੀ ਦਾ ਵੀ ਨੁਕਸਾਨ ਈ ਆ ਹਾਂ ਮੈਨੂੰ infection ਹੋ ਜਾਂਦੀ ਤਿੰਨ ਚਾਰ ਦਿਨ ਲਗਾਤਾਰ ਪੀ ਲੈ ਹਮ ਜਿਸ ਤਰ੍ਹਾਂ ਇਕ ਦਿਨ ਚ ਮੰਨ ਲਾ ਵੀ ਦੋ ਤਿੰਨ ਵਰੀ ਚਾ ਪੀਵਾਂ ਤਿੰਨ ਤਿੰਨ ਤਿੰਨ ਚਾਰ ਵਰੀ ਪੀਵਾਂ ਨਾ ਇਕ ਦਿਨ ਚੇ ਤੇ ਤਿੰਨ ਚਾਰ ਦਿਨ ਪੀਵਾਂ ਫੇਰ ਮੈਨੂੰ infection ਹੋ ਜਾਂਦਾ ਇਕ ਦਿਨ ਚ ਇਕ ਵਰੀ ਪੀ ਲਾ ਫੇਰ ਨਹੀਂ ਕੋਈ ਚੱਕਰ ਉਹ ਵੀ ਪਰ ਖਾਲੀ ਪੇਟ ਨਹੀਂ ਹਮ

ਚੱਲ ਠੀਕ ਆ ਫੇਰ

ਕਿੱਦਾ free ਹੋ? free ਆ ਹੱਲੇ ਤਾਈ। ਠੀਕਾ ਠੀਕਾ, ਮੈਂ ਕਿਹਾ ਲਾ ਲਈ ਏ ਕੋਈ ਗੱਲ ਨੀ। ਮੈਂ operation ਵੇਖਣ ਦਿਆ ਸੀ ।

ਜਦੋਂ ਬੱਚਾ ਹੁੰਦਾ ਆ । ਪਾਗਲਾ ਇਹਨਾਂ ਤੋਂ ਪਰੇ ਰਹਿ

ਓਹ ਵੀ ਮੈਂ ਜਿਹੜੀ ਗੱਲ ਨੀ ਕਹੀ ਤੈਨੂੰ।

ਤੇ ਉਹ ਵੀ ਕਹਿਣ ਦਿਆ ਉਹੋ ਜਿੱਦਾ ਉਹਨੇ bar code Scan ਕੀਤਾ ਤੇ ਉਹ ਵੀ ਅੱਗੋਂ ਕਿਸੇ ਨੂੰ ਕਰ ਸਕਦਾ, ਮੈੰ ਕਿਹਾ ਜਹਾਜ਼ਾਂ ਪਹਿਲੇ ਦੱਸਣਾ ਸੀ, ‌ ਮੈਂ ਕਿਸੇ ਹੋਰ ਨੂੰ ਕਰਦਾ ਉਹ ਵੀ ਅੱਗੋ ਕਿਸੇ ਹੋਰ ਨੂੰ ਕਰਦਾ ਤੇ double ਹੋਣਾ ਸੀ time ਪੂਰਾ‌।

ਕੋਈ ਨੀ ਇਹੇ ਤੋਂ ਪੈਸੇ ਕਮਾਇਆ ਕਰਨੇ ਵੇਖਲੀ ਇਹਦੀ ਅੱਤ ਕਰਾਉਨੀ ਵੇਖੀ ਇਹਦੇ ਤੋਂ ਕੁੱਟਣਾ ਪੰਦਰਾਂ-ਵੀਹ ਹਜਾਰ। ਸਵਾ ਕੁੱਟਣਾ ਵੀਹ ਹਜਾਰ ਇਹਨੇ ਦੇਣਾ . ਨੇ ਤਾਹੀਂ ਮੈਂ ਕਹਿਣ ਦਿਆ ਇੱਕ ਵਾਰੀ ਸਹਿਰ ਆਣਕੇ ਕੱਡ ਈ‌ ਦਈਏ। ਅੱਸੀ ਮਿੰਟ ਪਤਾ ਨੀ ਪੈਸੇ ਪਾਉਗਾ ਕੇ ਨੀ ਪਾਉਗਾ? ਅੱਛਾ, ਕਿੰਨੇ ਪਾਉਣੇ ਡੇਡਸੋ ਕਿੰਨਾ ਪਾਏਗਾ ?

ਨਹੀਂ ਡੇਡ ਘੰਟਾ ਨੀ ਹੋਣਾ ਦੱਸ ਮਿੰਟ ਘੱਟ ਈ ਹੋਣੇ ਆ। ਡੇਡ ਘੰਟੇ ਤੋਂ?

ਫੇਰ ਤੇ ਯਾਰ ਸਹੀ ਫਿਰ ਤੇ ਠੀਕਾ ਜਿੱਦਾ ਮੇਰੇ ਖਿਆਲ ਕਹਿਣ ਦਿਆ ਇੱਕ ਘੰਟੇ ਦਾ ਮਤਲਬ ਉਹਨਾਂ ਵੇ ਕੱਲਾ ਡੇਡ ਸੋ। ਫਿਰ, ਫਿਰ ਠੀਕਾ ਆ ।

ਪਹਿਲਾ ਕਹਿਣ ਦਿਆ ਸੀ ਪਹਿਲੇ ਕਹਿੰਦਾ ਸੱਠ minute ਈ ਕਰਨਾ ਆ। ਡੇਢ ਸੋ ਮੈਂ ਕਿਹਾ ਇੱਕ ਦੋ ਕਰਲਾਗੇ ਤਿੰਨ-ਚਾਰ ਸੋ ਰਪੁਇਆ ਕੁੱਟਲਾਗੇਂ ਤੇ ਹੁਣ ਕਹਿਣ ਦਿਆ ਨਹੀਂ ਮੈਂ ਕਿਹਾ ਚੱਲ ਕੋਈ ਨੀ ਤੇਰੀ ਸਵੇਰ ਨੂੰ ਪਾਉਂਦੇ game ਨਹੀਂ ਮਤਲਬ ਜਿੱਦਾ ਮੈਂ ਕਰਤੀ recording ਤੇ ਇਹਨੂੰ ਮਤਲਬ ਭੇਜਣਾ-ਭੁਜਣਾ ਕੁਝ ਕੇ ਨਹੀਂ? ਨਹੀਂ ਤੂੰ ਨੀ ਭੇਜਣਾ ਮੈਂ ਭੇਜੀ ਜਾਣ ਦਿਆ ਆ।

ਤੇ ਉਥੋਂ ਜਾ ਕੇ ਥੱਲੇ recording screenshot ਇਹਨੂੰ ਪਾ ਦੇ ਕਿੰਨੇ ਮਿੰਟ ਦੀ ਹੋਈ ਆ?

ਆਪੇ ਚੁੱਕੀ ਜਾਣੀਆਂ। ਠੀਕਾ .।

ਹੋਗਿਆ ਅੱਧੇ ਘੰਟੇ ਦੋ ਹੋਇਆ ਹੁੰਦਿਆ ਦੋ ਹੋਰ ਕਰ ਦੇਣੀਆਂ‌ ਸੀ।

ਜਹਾਜ਼ ਜਿਹਾ ਮੁਕਰੀ ਜਾਣ‌ ਦਿਆ ਕਹਿੰਦਾ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਤੂੰ ਕਿਹੜੇ ਵੇਲੇ ਕਿਹਾ ਜਹਾਜ਼ਾਂ ਜਿਹਾ। ਆਹ ਅਜੇ ਤਾਂ ਬੇਜ਼ਤੀ ਨੀ ਕੀਤੀ ਕਰਨੀ ਹੈਗੀ ਆ।

ਮੇਨਾ ਭਰਾ ਹੁਣ ਹਿੰਦੀ ਬੋਲੀ ਜਾਣ ਦਿਆ ਹੀ। ਤੂੰ ਚੱਜ ਤਰਾ ਬੋਲ ਉਹ ਤੈਨੂੰ ਉਹ ਦਸਾ ਤੈਨੂੰ ਮੈਂ ਆਹੋ

ਕਹਿੰਦਾ ਬਈਆਂ ਨਾਲ ਗੱਲਾਂ ਕਰ-ਕਰ ਕੇ ਹਿੰਦੀ ਦੀ ਆਦਤ‌ ਪੈ ਗਈ ਪਹਿਲਾ ਪੰਜਾਬੀ ਬੋਲਣ ਦਿਆ। ਫਿਰ ਹਿੰਦੀ ਬੋਲਣ ਲੱਗ ਪਿਆ, ‌ ਹਿੰਦੀ ਚ ਵੱਸ ਨੀ ਚੱਲਿਆ ਫਿਰ ਪੰਜਾਬੀ‌ ਬੋਲਣ ਲੱਗ ਪਿਆ । ਮੈਂ ਕਿਹਾ ਫੁਕਰਾ ਇੰਨਾਂ‌ ਤੱਕੜਾ ਕਿਤੇ ਮੈਂ ਮਨ ਚ ਈ ਕਹਿਣ ਦਿਆ ਫੁਕਰਾ ਇੰਨਾਂ ਤੱਕੜਾ।

ਮੈਂ ਕਿਹਾ ਪ੍ਰੇਮ ਲਾਲ ਦਿਆ ਪੁਤਰਾ ਪੰਜਾਬੀ ਬੋਲ ਤੈਨੂੰ ਕਹਿਣ ਦਿਆ ਈ ਮੈਂ । ਫਿਰ ਪੰਜਾਬੀ ਬੋਲਣ ਲੱਗ ਗਿਆ ਜਹਾਜ਼ ਜਿਆ।

ਹੋਰ?

ਮੈਂ ਕੱਡਣ ਦਿਆ ਸੀ drawing ਮਤਲਬ sheet ਕੱਡਣ ਦਿਆ ਸੀ ਮੋਟਾ ਕਹਿੰਦਾ ਗਾਲਾ ਕੱਢ ਤੇ ਮੈਂ ਗਾਲਾ ਕੱਢਣ ਡਹਿ ਪਿਆ ਫਿਰਾ operation ਜਿਹਿਆ ਆਗਿਆ ਤੇ operation ਵੇਖਣ ਡਹਿ ਪਿਆ ਸੀ।

ਆਹੋ ਤੇ ਉਹ ਕੀਤਾ ਸੀ search ਤੇ ਚੱਲ ਹੁਣ ਮੈਂ ਗਾਲ ਤਾਂ ਨੀ ਕੱਢਣੀ ਤੇ operation ਵਾਲਾ ਆਗਿਆ ਕੰਮ ਉਹ ਵੇਖਣ ਬਹਿ ਗਿਆ। ਅਮ

ਮੈਂ ਕਿਹਾ ਚੰਗਾ ਭਲਾ ਸੁਧਰਿਆ ਬੰਦਾ ਮਾਮਾਂ .

ਮੋਟੇ ਹੋਣ ਦੇ ਰਾਹ ਤੇ ਪੈ ਗਿਆ ਤੂੰ । ਨਹੀਂ ਮੈਂ ਤਾਂ ਸੀਤਾ ਕੱਡਣ ਲੱਗਾ ਸੀ। ਨਹੀਂ ਇਹ ਰਾਹ ਤਾਂ ਪਾਗਲਾ ਅੱਗੇ ਨੂੰ ਜਾਂਦਾਂ ਪਿੱਛੇ ਨੂੰ ਨੀ ਆਉਂਦਾ। ਰਾਹ ਅੱਗੇ ਨੂੰ ਜਾਂਦਾਂ ਇਹ ਨੀ ਰੁੱਕਦਾ ਹੈਗਾ ਇਹਦੇ ਅੱਗੇ ਮੌਤ ਈ ਆ ਬਸ। ਹੋਰ।

ਹਮ ਚੱਲ ਹੁਣ ਏਨਾ ਦੀ ਬਸ ਮੈਂ ਹਾ ਕਰਨੀਆ ਹੀ ਕਰਨੀਆ ਹੁੰਦੀਆ .

ਬਾਕੀ ਦੱਸ minute ਚ ਕਰ ਬਹੁਤੀ ਕਰਨ ਦੀ ਲੋੜ੍ਹ ਨੀ ਹੈਗੀ। ਮੈਂ ਦੱਸ-ਦੱਸ ਬਾਰਾ-ਬਾਰਾ ਦੀ ਕਰਨ ਦੀਆ ਹਣਾ ਹੁਣੀ ਕਰਦਿਆ ਸਾਰ ਫਿਰ Back Call ਕਰ ਦੇਣੀ ਤੈਨੂੰ ਉਸੇ ਵੇਲੇ। ਅੱਛਾ।

ਹੋਰ ਤੇਰੇ ਸੱਜਣਾ main ਦਾ ਨੀ ਫੌਨ ਆਇਆ ਨੀ ਸੱਜਣਾ ਦਾ ਫੌਨ ਅਜੇ ਕਿੱਤੇ ਆਇਆ message ਹੱਲੇ।

ignore.

Frank ਤੇ ਬੜ੍ਹਾ ਹੋਇਆ ਸੀ ਹੈ ।

ਅਸੀ ਅਬੀ ਸਾਦੀ ਕਰੇਗੇ ਤੋ ਇਸੀ ਅਫਸਰੋਂਸੇ ਕਰੇਗੇਂ ।

. ਤੇਰੀ ਮਾਮਾ ਮੰਮੀ ਕਹਿੰਦੀ ਹੁੰਦੀ ਸੀ ਕਿੰਨੀ ਹੂਰ ਪਰੀ ਆ ਜਿਹੜੀ ਇਹਦੇ ਮਗਰ ਲੱਗਾ ਤੂੰ। ਅੱਛਾ .

ਹੋਰ। ਵਧੀਆ-ਵਧੀਆ ਤੇਰੇ ਘਰਦੇ ਨੀ ਤੇਰੇ ਵਿਆਹ-ਵਿਆਹੁ ਲਈ ਕੁਝ ਕਹਿੰਦੇ? ਮੇਰਾ ਮਾਮਾ ਕਿੱਥੋਂ ਕਹਿਣਾ ਉਹਨਾਂ ਨੇ। ਮੇਰੇ ਘਰਦੇ ਤਾਂ ਹੱਥ ਧੋਕੇ ਮਗਰ ਪਏ ਆ। ਦਿਖਦਾ ਹਣਾ ਤੂੰ ਜਵਾਨ ਦਿਖਦਾ ਆ। ਜਵਾਨੀ ਫੁੱਟ-ਫੁੱਟ ਗੋਡਿਆਂ ਤਾਣੀ ਨਿਕਲਣ ਦੀ ਆ ਵਿਆਹ ਵੱਲੋਂ ਤਾਂ ਕਹਿਣਾ ਈ ਆ ਉਹਨਾਂ ਨੇ । ਆਹ

ਗੋਡਿਆਂ ਥੱਲੋਂ ਨਿਕਲੀ ਜਾਣਦੀ । ਤੀਸਰੀ ਲੱਤ ਮਾਮਾ ਹੱਥਿਆਰ ਬਣ ਰਹੀ ਆ ਵਿਆਹ ਦਾ ਕਹਿਣਾ ਆ ਉਹਨਾਂ ਨੇ।

ਉਹਨੇ ਬਾਹੁਬਲੀ ਨੇ ਪੈਸੇ ਨੀ ਕਮਾਏ ਜਿੰਨੇ ਨਿਆਣੇ ਤੂੰ ਬਾਥਰੂਮ ਚ ਰੋੜ੍ਹ ਦਿੱਤੇ ਆ।

dollar ਈ ਰੋੜ੍ਹੇ ਤੂੰ dollar ਈ। ਕਰੋੜਾ ਪਤੀ ਰੋੜ੍ਹ ਸੁੱਟੇ

ਵੀਰ ਵੀ ਬੜੀ ਅੱਤ ਕਰਾਉਂਦਾ ਆ। ਕੌਣ ? ਵੀਰ ਕਹਿੰਦਾ ਸਾਰਾ ਕੁਝ ਬਾਥਰੂਮ ਚ ਰੋੜ੍ਹ ਆਉਂਦਾ ਸੀ।

ਬੜੇ ਗੇੜੇ ਦਿੰਦਾ ਹੁੰਦਾ ਸੀ ਇਹ ਵੀ ਜਾ-ਜਾ ਕੇ ਪਰ ਮੈਂ ਕਦੀ ਗੱਲ ਈ ਨੀ ਕੀਤੀ ।

ਇਹਨੇ ਈ ਤਾਂ ਆਦਤ ਪਾਈ ਕਰਨ ਦੀ। ਹੈਂ ਇਹਨੇ ਈ ਤਾਂ ਆਦਤ ਪਾਈ ਸਾਰੇ ਕੰਮ ਨੂੰ ਫੌਨ ਕਰਨ ਦੀ।

ਹੋਰ ਕੀ।

ਹੋਰ? ਵਧੀਆ-ਵਧੀਆ ।

ਹੋਰ ਖਾ ਪੀ ਲਿਆ? ਨਾ ਹੱਲੇ ਮੈਂ ਥੱਲੇ ਨੀ ਗਿਆ ਥੱਲੇ ਗਿਆ ਵੱਜਣੀਆਂ ਜਾਂਦਿਆ ਈ।

ਯਾਰ jolly ਹੁਣੀ ਐਵੇ ਟੀਨ ਜਿਹੀ ਕੁੱਟੀ ਜਾਣ ਦੇ ਵਿੱਚ ਮੇਰੇ ਨਾਮ ਵੀ ਲੱਗ ਗਿਆ।

ਉਹ ਕੋਠੇ ਤੇ ਪਾਇਆ ਸੀ ਟੀਨਾਂ ਜਹੀਆਂ ਉਹ ਖੜ੍ਹ ਕੋਣ ਦਏ ਸੀ ਇੱਥੇ। ਅੱਛਾ ਅੱਛਾ ਤੇ ਤੂੰ ਥੱਲੇ ਨੀ ਆਇਆ ਉਦੋਂ ਦਾ?

ਏਹਨਾ ਨੇ ਵੀ ਵੇਖ ਲਿਆ ਹੋਣਾ ਸਮਾਨ ਲਾਗੇ ਛਾਗੇ।

ਹਮ ਹੋਰ? ਬਸ ਵਧੀਆ ।

ਮੈਂ ਬਸ ਬਣਾਕੇ ਵੇਲਾ ਹੋਇਆ ਮੈਂ ਬਾਅਦ ਚੋ ਫੋਟੋ ਵੱਲ ਮੂੰਹ ਈ ਨੀ ਕੀਤਾ ਬਾਅਦ ਚੋ। ਗੁਰਦਾਸਪੁਰ ਪਾ ਦਿੱਤੀ ਇੱਥੇ ਪਈ ਨੀ ਹੈ।

ਹੱਲੇ ਤਾਂ ਬਸ ਸੋਚਿਆ ਈ ਆ ਹੱਲੇ ਵੇਖੋ। ਨੀ ਤੂੰ ਲੈ ਗਿਆ ਹੋਣਾ ਤੂੰ ਵੇਖੀ ਹੁਣ ਰਾਤ ਨੂੰ ਤੂੰ ਵਖਾ ਵੀ ਦੇਣੀ ਆ।